ਅਤੇ ਉਹ ਬਹੁਤ ਸਾਰੇ ਲੋਹੇ ਦਾ ਸਮਾਨ ਦਿਖਾਈ ਦੇ ਰਹੇ ਹਨ ਬਹੁਤ ਸਾਰੇ ਹਥੋੜੇ ਦਿਖਾਈ ਦੇ ਰਹੇ ਹਨ।

ਸਾਹਮਣੇ ਇੱਕ ਸੜਕ ਦਿਖਾਈ ਦੇ ਰਹੀ ਹੈ ਇੱਕ ਸ਼ੋਪ ਨਜ਼ਰ ਆ ਰਹੀ ਹੈ।

ਅਤੇ ਕੁੱਛ ਅ ਸਲੈਬਸ ਲੱਗੀਆਂ ਹੋਈਆਂ ਹਨ ਜਿਸ ਵਿੱਚ ਬਹੁਤ ਸਾਰਾ ਸਮਾਨ ਪਿਆ ਹੋਇਆ ਹੈ।

ਬਹੁਤ ਸਾਰੀਆਂ ਕੁਰਸੀਆਂ ਹਨ ਗਮਲੇ ਪਏ ਹੋਏ ਹਨ ਬਹੁਤ ਸਾਰੀਆਂ ਗੇਟਸ ਲੱਗੀਆਂ ਹੋਈਆਂ ਹਨ ਵਿੰਡੋਜ ।

ਸਾਹਮਣੇ ਇੱਕ ਗੇਟ ਨਜ਼ਰ ਆ ਰਿਹਾ ਹੈ ਜਿਸ ਵਿੱਚ ਬਲੂ ਗ੍ਰੀਨ ਪਿੰਕ ਅਤੇ ਯੈਲੋ --

ਅਤੇ ਬਹੁਤ ਸਾਰੇ ਬੱਚਿਆਂ ਦੇ ਟੋਇਜ਼ ਨਜ਼ਰ ਆ ਰਹੇ ਹਨ ਅਤੇ ਬਹੁਤ ਸਾਰੇ ਅ ਟੈਡੀਜ਼ ਨਜ਼ਰ ਆ ਰਹੇ ਹਨ ਸਾਹਮਣੇ ਇੱਕ ਨਜ਼ਰ ਆ ਰਿਹਾ ਹੈ।

ਉਸਨੇ ਗਲਵਸ ਪਹਿਨੇ ਹੋਏ ਹਨ ਅਤੇ ਦਰਵਾਜਾ ਵੀ ਦਿਖਾਈ ਦੇ ਰਹੇ ਸਾਹਮਣੇ ਇੱਕ।

ਸਾਹਮਣੇ ਉਪਰ ਇੱਕ ਬੋਰਡ ਲੱਗਿਆ ਹੋਇਆ ਹੈ ਉਪਰ ਦੰਦਾਂ ਦਾ ਹਸਪਤਾਲ ਲਿਖਿਆ ਹੋਇਆ ਹੈ। ਸਾਹਮਣੇ ਅੰਦਰ ਕੁਝ ਸੀਡੀਆਂ ਨਜ਼ਰ ਆ ਰਹੀਆ ਹਨ।

ਅਤੇ ਉਪਰ ਦੀਵਾਰ ਦੇ ਬੋਹਤ ਸੋਹਣੀਂ ਸਜਾਵਟ ਕੀਤੀ ਹੋਈ ਏ ਉੱਪਰ ਟਾਇਲ ਲੱਗੇ ਹੋਏ ਹਨ।

ਸਾਹਮਣੇ ਦੋ ਟੇਬਲ ਲੱਗੇ ਹੋਏ ਹਨ ਕੱਚ ਦੇ ਉੱਪਰ ਗਿਲਾਸ ਰੱਖੇ ਹੋਏ ਹਨ।

ਸਾਹਮਣੇ ਇੱਕ ਖੁੱਲਾ ਅ ਕਮਰਾ ਦਿਖਾਈ ਦੇ ਰਿਹਾ ਹੈ। ਇੱਕ ਵਾਟਰ ਕੂਲਰ ਨਜ਼ਰ ਆ ਰਿਹਾ ਹੈ ਇੱਕ ਗਲਾਸ ਨਜ਼ਰ ਆ ਰਿਹਾ ਹੈ।

ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਕੁਝ ਸੈਡ ਲੱਗੇ ਹੋਏ ਹਨ ਅਤੇ ਬਹੁਤ ਸਾਰੇ ਪੋਸਟਰ ਵੀ ਦਿਖਾਈ ਦੇ ਰਹੇ ਹਨ।